ਆਹੋ ਤੇ ਚਲ ਵੀ ਕਹਿਣ ਡਈ ਸੀ ਪਾਣੀ ਕਢਾ ਕੇ ਤੇ ਤੇਲ ਤੂਲ ਮੈਂ ਦਊਂਗੀ। ਨਹੀਂ ਨਹੀਂ ਬਾਅਦ ਚ ਉਹ ਉਹ ਓਦਣ ਨਾ ਨਾਲਦੀ ਉੱਠ .

ਹੈਂ? ਹੋਰ ਸਣਾ ਤੂੰ ਕੋਈ ਗੱਲ ਬਾਤ ਆਪਣੇ ਭਰਾਵਾਂ ਦੀ। ਭਰਾ ਭੈਣੇ ਠੀਕ ਇੱਕ ਤੇ ਠੀਕ ਹੀ ਨਹੀਂ ਵਿਚਾਰਾ ਵੱਡਾ ਜਿਹੜਾ ਈ ਉਹ ਤੇ ਰਾਤੀ ਮੈਨੂੰ ਬੜਾ ਭੈੜਾ ਸੁਪਨਾ ਆਇਆ ਤੇ ਮੈਨੂੰ ਨੀਂਦ ਹੀ ਨਾ ਸਾਰੀ ਰਾਤ ਆਈ ਐਂਜ ਹੋਏ ਮੇਰਾ ਵੀਰ ਏਦਾਂ ਹੋ ਗਿਆ ਤੇ ਮੈਨੂੰ ਸਾਰੀ ਰਾਤ, ਫਿਰ ਮੈਨੂੰ ਖੋ ਜੀ ਪਈ ਤੇ ਸਾਡੇ ਬਾਰਾਂ ਮੈਂ ਉੱਠ ਕੇ ਰੋਟੀ ਖਾਣ ਲੱਗ ਪਈ, ਏਦਾਂ ਹੋਇਆ। ਚਲ ਚੰਗਾ, ਮੈਂ ਆਖਿਆ ਮੈਂ . ਜਾਣਾ ਤੇ ਮੈਂ ਗਈ ਨਹੀਂ ਇਹਨਾਂ ਦੇ ਨਾਲ ਤੱਦ ਕਰਕੇ ਨੀ ਮੈਨੂੰ ਨੀਂਦ ਆਈ ਚਲੋ ਫਿਰ okay bye. ਚਲ ਚੰਗਾ okay bye.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

ਤਾਂ ਉਹ ਬਹੁਤ ਖੁਸ਼ ਹੋਇਆ ਇਸਦੇ ਨਾਲ ਉਹ ਅਹ ਦਮਿਅੰਤੀ ਤੇ ਨਲ ਦਾ ਦੁਬਾਰਾ ਕਹਿੰਦੇ ਪੂਰਨ ਮੇਲ ਹੋ ਜਾਂਦਾ ਆ ਹਾਂਜੀ ਹਾਂਜੀ ਤੇ ਨਲ ਨਲ ਜਿਹੜਾ ਨਲ ਐ ਉਹ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ ਸੀ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

Okay Hello ਹਾਂ ਸਾਸ਼ਰੀਕਾਲ ਮੁੰਡਿਓ ਤੂੰ ਨਾਲ ਤੇ ਵੇਹਲੀ ਹੋਗੀ ਹਾਂਜੀ ਮੈਂ ਵੀ ਰੋਟੀ ਖਾ ਕੇ ਵੇਹਲਾ ਹੁਣੀ ਤੇ ਲੰਮਾ ਪਿਆ ਸੀ ਮੈਂ ਤਾਂ ਸਹੇਲੀ ਦੇ ਸੋਣਾ ਅਹ ਸੱਥ ਕਿ ਸਹੇਲੀ ਊ ਆਇਆ ਸੀ phone ਆਇਆ ਸੀ ਅੱਜ ਪਰ ਰਾਹੇ ਕੋਲੋਂ pick ਨੀ ਹੋਇਆ ਅਮ ਸੁਤਿਆ ਸੀਗਾ ਨਹੀਂ ਸੁਤਿਆ ਸੀ

ਅਹ

ਹਾਂ ਜੀ ਅਹਮ ਕੀ ਕਹਿੰਦੀ ਹੁੰਦੀ ਸੀ ਸ਼੍ਹੋਲੇ ਬਾਰੇ ਕੁਸ਼ ਨੀ ਉਹਨੇ ਵੀ ਹਾਲ ਚਾਲ ਪੁੱਛਣਾ ਹੁੰਦਾ ਵਾਂ

ਤੇ ਪੁੱਛਦੀ ਸੀ paper ਵਧੀਆ ਹੋਇਆ

ਕੀ ਬਣਨਾ ਗਾ ਕੀ ਏ ਬਸ ਕਿਹੜੀਆ ਕੁੜੀਆ ਗੱਲਾ ਕਰਦੀਆ serial ਬਗੈਰਾ ਹੋਰ ਕੀ

ਹਾਂ ਜੀ ਤੁਹਾਡੇ ਚ ਤੇ ਇਹ ਗੱਲਾਂ ਤਾਂ ਹੁੰਦੀਆ ਨੀ ਹੁੰਦੀਆ ਸਾਡੇ ਚ ਬਣਦੀਆ ਵਾਂ

ਪੰਜ ਠੀਕ ਆ ਪਨਪ੍ਰੀਤ ਆਇਆ ਸੀ phone ਹਾਂ ਮੈਂ ਕਿਹਾ ਲਟਪ੍ਰੀਤ ਦਾ phone ਆਇਆ ਸੀ ਨਹੀਂ ਉਹਦਾ ਨੀ ਆਇਆ ਕੁੜੀ ਦਾ phone ਮਨਪ੍ਰੀਤ ਦਾ

ਗਿਆ ਨਹੀਂ ਗਿਆ ਫਿਰ ਨੇ ਉਹਨੇ ਅਗਲੇ ਦਿਨ ਜਾਇਆ ਸੀ

ਦੁਨੀਆ ਦਿਨ ਰਾਤ computer ਦੇ ਘਰ ਤੋਂ ਰਹੀ ਠੀਕ ਕਿਹਾ ਮੈਂ ਕਿਹਾ ਜਿਦਣ ਮੇਰਾ computer ਦਾ paper ਸੀ

ਅਹਮ ਚਲੋ ਅੱਗੇ ਅੱਗੋਂ ਹੋਵੇ ਤਾਂ ਰੱਖਲਾ ਕੀ ਖਿਆ

ਅੱਛਾ ਅਮ ਕਿਵੇ ਦਾ ਅਮ ਫੇਰ ਵੱਡਿਆ ਨਾਲ਼ ਕਰਨੀ ਨਾ ਨਾ ਉਹਨੇ

ਕੀ ਕਿਹਾ ਕੀ ਹਾਲ ਤਾਂ ਲਿਆ ਤਾਂ ਉਹਨੇ

ਅਮ ਫੇਲ ਆ ਹਾਂ ਜੀ ਹਮ ਫੇਰ ਤਾਂ ਨੀ ਦੱਸੀ ਨਹੀਂ ਨਹੀਂ ਵਾਧੂ ਨੀ ਕਰਦਾ ਸਬਜ਼ੀ ਡੈਡੀ ਕੋਲ ਹੁੰਦੀ ਐ ਯਾ ਮੇਰੇ ਕੋਲ ਹੁੰਦੀ ਐ ਜਦੋਂ ਕਿਤੇ ਜਾਨਾ ਹੋਏ ਅਸੀਂ ਕਹੀਏ ਫੇਰ ਹੀਂ ਕਰਦਾ ਵਾ

ਅੱਜ ਨਵ ਦੀਦੀ ਨੇ ਘਲਿਆ ਸੀ lining ਲੈਣ ਤੇ ਉਦੋਂ ਗਿਆ ਸੀ

ਇੱਕ ਵਾਰੀ ਤਥੀ ਤੇ ਗਿਆ ਸੀ

ਊ ਨਾ ਘਲਾਇਆ ਕਰ ਮੁੜ ਪੁਲਸ ਆਲਿਆ ਨੇ ਡੱਕ ਲਿਆ ਤੇ ਤੇਰਾ ਨਾ ਲੱਗ ਜਾਣਾ ਵੀ ਗੁਰਜੀਤ ਨੇ ਘਲਾਇਆ ਸੀ

ਹਮ, ਗੱਲ ਇਹ ਨੀ ਰਹਿਣਾ ਵੀ ਕਿਓ ਫ਼ੜਿਆ ਉਹਨਾਂ ਇਹ ਕਹਣਾ ਵੀ ਘਰਜੀਤ ਨੇ ਘੱਲਿਆ ਸੀ

licence ਨੀ ਨਾ ਹੈਗਾ ਇਹਦੇ ਕੋਲ